ਤੇ ਮੁੰਡਾ ਓਹਦਾ ਜਾ ਕੇ ਕਹਿੰਦਾ ਆਂਦਾ uncle ਜੀ ਤੁਸੀਂ ਕਿਥੋਂ ਆਏ ਜੇ।

ਓਹਨੇ ਪਤਾ ਨਹੀਂ ਕੀ ਨਾ ਲਿਆ ਉਹ ਜਿਹੜਾ ਓਹਨਾ ਦੇ ਘਰ ਛੰਨੋ ਛੰਨੋ ਨਹੀਂ ਆਉਂਦਾ ਸਨੀ ਕੇ।

ਸਨੀ ਨੇ। ਆਹੋ ਓਹਨੇ ਲੈ ਕੇ ਦੇਣਾ ਹੀ ਕੁੜੀ ਨੂੰ।

ਚਲ ਲੈ ਦੇ।

ਫੇਰ ਇਹਨਾਂ ਸ਼ਮੀ ਨੂੰ ਕੀ ਕਿਹਾ phone ਕਰਕੇ। ਸ਼ਮੀ ਨੂੰ ਕਿਹਾ ਕਿ ਨਾ ਵੇਚਿਓ ਅਸੀਂ ਲੱਲਾਂਗੇ। ਵੇਖਿਆ ਵਿਕਣ ਵੀ ਨਹੀਂ ਦਿੰਦੇ ਲੋਕੀ। ਆਹ ਤਾਂ ਓਹਨੇ ਓਸੇ ਵਾਲੇ ਹਾਨੂੰ phone ਕਹਿੰਦੀ ਏਤਰਾਂ ਕਹਿ ਆ ਮੈਂ ਚਲੋ ਦੇਦੋ ਓਹਨਾ ਨੂੰ ਦੇਦੋ ਫੇਰ। Aunty ਤੁਸੀਂ ਲਲੋ ਹਾਂ ਬਣਿਆ ਬੱਤਰਿਆ ਤੁਹਾਨੂੰ ਤੇ ਲਗਦਾ ਨਾਲ।

ਨਾ ਐਵੇਂ ਨਿੱਤ ਲੜਾਈ ਰਿਹਾ ਕਰਨੀ ਹਾਨੂੰ ਤੈਨੂੰ ਪਤਾ ਫੇਰ ਓਧਰ ਦੀ ਗਲੀ ਦਾ ਤੇ ਹਾਨੂੰ ਓਹਨੇ ਆਖਿਆ ਕਰਨਾ ਮੈਂ ਇਹਦੀ ਲੰਘਣ ਨਹੀਂ ਦਿਆ ਕਰਨਾ ਗਾੜੀ ਗੱਡੀਆਂ ਰੇੜੇ ਲਾਏ ਹੁੰਦੇ ਗਾੜੀ ਇਹਨਾਂ ਨੇ ਕੁੱਤੇ ਬਾਲੇ ਹੁੰਦੇ। ਮੇਰੀ ਗੱਲ ਸੁਨ ਤੁਹਾਨੂੰ ਪਤਾ ਕਿੱਦਾਂ ਹੋਣਾ ਆ ਤੁਸੀਂ ਆਪਣਾ ਏਧਰ ਨੂੰ ਦਰਵਾਜਾ ਕੱਢ ਸਕਦੇ ਜੇ gate ਜਿਹੜੇ ਤੁਹਾਡੇ bathroom ਆ ਨਾ ਹਮ ਆ ਜਿਹੜੇ

ਹਮ ਪਰ ਨਹੀਂ ਹਾਨੂੰ ਨਹੀਂ ਵਾਰਾ ਸਾਡੇ ਕੋਲ ਬਥੇਰਾ ਹਵੇਲੀ ਵੇਖ ਕਿੱਡੀ ਵੜੀ ਆ ਘਰ ਜਗਾ ਕਿੰਨੀ ਆ ਇਹੋ ਬਣਾ ਲੈਣ ਤੇ ਬੜਾ ਇਹਨਾਂ ਨੂੰ। ਆਹੋ ਉਹ ਤੇ ਚਲ ਹੈਗਾ ਈ ਆ।

ਥੋੜਾ ਥਾਂ ਵਾ ਜੇ ਬਣਾਉਣ ਤੇ ਜਿੰਨਾ ਮਰਜੀ ਬਣਾਈ ਜਾਣ।

ਆਹ ਸਾਡਾ ਤੇ ਘਰੇ ਈ ਜਿੰਨਾ ਪੈਹੇ ਇਹ ਮੰਘਦੇ ਆ ਨਾਸਦਾ ਘਰੇ ਈ ਇੰਨੇ ਪੈਹੇ ਲੱਗ ਗਏ ਸਾਡਾ ਘਰ ਡੱਬੀ ਵਰਗਾ ਬਣਨਾ। ਤੇ ਤੂੰ ਆਪਣੇ ਲਾ ਤੈਨੂੰ ਕੀ ਫਾਹਾ ਲੱਗਾ ਵਾ ਤੁਹਾਡੀ ਤੇ ਬਹੁਤਾ ਏ ਬਥੇਰੀ ਆ ਕਿੱਦਾਂ ਭਾਈ ਨੇ ਕਰਲੀ ਇੱਟ ਕੱਢ ਕੱਢ ਕੇ ਤੇ ਕਿੰਨਾ ਕਰਲਿਆ ਹੀ ਓਹਨੇ।

ਆਹੋ ਬਸ ਇੱਟ ਤੂੰ ਕਟਾਈ ਆ ਥੋੜੀ ਬਹੁਤੀ ਲਿਆਉਣੀ ਪਊ ਤੇ ਫੇਰ ਕਿ ਦੋ ਈ ਪੈ ਜਾਣ ਤਾ ਬੜੇ ਆ ਰਸੋਈ ਕਮਰੇ।

ਚਲੋ ਕੋਈ ਨਹੀਂ ਜਦੋਂ ਕਰਨਾ ਓਦੋਂ ਪਤਾ ਈ ਨੀ ਲੱਗਣਾ ਕਿਹੜੇ ਵੇਲੇ। ਹਾਂ ਚਲ ਹਾਡੇ ਗਵਾਂਢੀ ਵੇਖਲਾ। ਕਿਹੜੇ। ਉਹ ਵੀ ਆਂਦੇ ਬਸ ਹਾਨੂੰ ਕੋਈ ਕਰਕੇ ਦੇਵੇ ਕੰਮ।

ਪਰ ਨਹੀਂ। ਮੈਂ ਸੁਣਿਆ ਈ ਦਾਰੂ ਵੇਚਦੇ ਆ। ਫਿੱਟੇ ਮੂੰਹ ਤੇਰਾ ਤੈਨੂੰ ਕੌਣ ਆਂਦਾ। ਲੈ ਦੱਸ ਸੁਨ ਲਿਆ ਮੈਂ ਵੀ ਕਿਤੋਂ। ਆਹੋ ਇਹ ਗੱਲ ਦਾ ਨਹੀਂ ਮੈਨੂੰ ਪਤਾ ਕਿ ਵੇਚਦਾ ਕੇ ਨਹੀਂ ਵੇਚਦਾ ਉਹ ਜਾਂਦਾ ਬੁੱਢਾ ਲੈਣ ਓਹਨਾ ਦਾ ਉਹ ਤੇ ਖਰੇ ਏਧਰੋਂ ਲਿਆਉਂਦਾ ਕੀਤੇ ਮਿਲ ਗਿਆ ਇਹਨਾਂ ਨੂੰ ਆਪ।

ਆਹੋ ਪਤਾ ਨਹੀਂ ਲਿਆਉਂਦਾ ਓਦਾਂ ਓਹੀ ਲਿਆਉਂਦਾ ਓਦਾਂ ਇਹੋ ਲਿਆ ਕੇ ਦਿੰਦਾ ਪੀਣ ਪਾਣ ਲਈ ਹੋਰ ਜਾ ਕੇ। ਅਮ ਦਾਰੂ ਕਿਥੋਂ ਮਿਲਦੀ ਤੈਨੂੰ ਪਤਾ ਈ ਆ। ਆਹੋ ਇਹ ਤਾਂ ਹੈ। ਇਹੋ ਜਿਹੀਆਂ ਗੱਲਾਂ ਦਾ ਆਪਾਂ ਨਹੀਂ ਕਦੀ ਲਿੱਤਾ ਪਾਣੀ ਲੈਣ ਆਵੇ ਤੇ ਨਹੀਂ ਤੇ ਮੈਂ

ਪਾਣੀ ਪੂਣੀ ਲੈਣ ਆ ਜਾਣ ਸੋ ਵਾਰੀ ਆ ਜਾਣ ਆਪਾਂ ਕਦੀ ਘਰ ਈ ਨਹੀਂ ਗਏ ਓਹਨਾ ਦੇ ਕਿਸੇ ਗੱਲ ਦਾ ਹਾਨੂੰ ਪਤਾ ਈ ਨਹੀਂ ਕਿ ਲਿਆਉਂਦੇ ਆ ਲਿਆਉਂਦੇ ਕੇ ਨਹੀਂ ਲਿਆਉਂਦੇ।

ਅਸੀਂ ਓਹਨਾ ਦੇ ਘਰ fridge ਵੇਖਣ ਆਏ ਤੋਬਾ ਮੇਰੇ ਮਾਲਕਾ fridge ਮੈਂ ਕਿਹਾ fridge ਵਾ ਕੇ flesh ਵਾ। ਮੈਂ ਕਿਹਾ ਮੈਨੂੰ fridge ਨਹੀਂ ਜਾਪਣ ਦੀ ਮੈਨੂੰ ਤੇ flesh ਲੱਬਣ ਦਈ ਆ।

hello, hello ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂਜੀ ਸੱਬ ਵਦੀਆ ਤੁਸੀ ਸੁਣਾਓ

ਅੱਛਾ ਅੱਛਾ free ਬੈਠੇ ਹੋ

ਇਸ time free ਹੋ ਜਾਂਦੇ ਹੋ ਕਮ ਤੋਹ

study ਦਾ ਬੱਚਿਆਂ ਨੂੰ ਦੇਖਣਾ ਹੁੰਦਾ ਹੈ ਨਹੀਂ ਮੈ ਕਿਹਾ ਚੰਗਾ ,ਵਾਦੀਆਂ ਏ ਇਕ time ਤੇ ਹੋਈ ਵੀ ,ਬੰਦਾ free ਹੋ ਕੇ ਬੈਠ ਜਾਏ।

ਹੋਰ ਕਿ ਕਰਦੇ ਹੋ ਵੈਸੇ ਤੁਸੀ ਮੈਂ ਤੇ housewife ਹਾਂ

ਹਾਂ ਬਸ ਮੈਨੂੰ ਤਾ dance ਦਾ ਸ਼ੋਂਕ ਹੈ

ਕੀਤਾ ਵੀ ਹੈਂ function ਵਗੈਰਾ attend ਕੀਤੇ ਹੋਣੇ ਹੈਂ ਤੁਸੀ ਕੁਵਾਰੀਆਂ ਹੀ ਕਰਦੇ ਸੀ ਵਿਆਹ ਤੋਹ ਬਾਅਦ ਤੇ ਨਹੀਂ after marriage ਨਹੀਂ ਵਿਆਹ ਤੋਹ ਬਾਦ ਤੇ ਨਾਚਾਂਨ ਤੇ ਹੀ ਲਗੇ ਹੋਏ ਨੇ

ਸਾਰਾ time ਬੱਚਿਆਂ ਤੇ ਹੀ ਚਲਿਆ ਜਾਂਦਾ ਹੇ ਹਾਂ, ਸਹੀ ਗੱਲ ਇਹ ਬੱਚਿਆਂ ਦਾ school ਓਹਨਾ ਦੀ ਪੜ੍ਹਾਈ

time ਹੋਏ ਵੀ ਬੰਦਾ ਇਹ ਸੋਚਦਾ ਵੇ ਇਹ ਕਮ ਕਰਲੀਯੇ ਉਹ ਕਮ ਕਰਲੀਏ ਇਹਨਾਂ ਵਿਚ ਜੀ ਨਿਕਲ ਜਾਂਦਾ ਹੈ ਉਹ ਵਦੀਆ ਨੇ ਜਿਹੜੇ ਉਠਦੇ ਨਹੀਂ ਹੈਗੇ ਕੁਛ ਕਰਦੇ ਨਹੀਂ ਆਪਣਾ ਆਰਾਮ ਨਾਲ ਜਿਹੜੀ ਜ਼ਿੰਦਗੀ ਜੀਨੀ ਹੈ ਜੀ ਰਹੇ ਨੇ ਅਸੀਂ ਜਿਨ੍ਹਾਂ ਸੋਚਦੇ ਹਾਂ ਓਨਾ ਅਸੀ ਫਸੇ ਜਾ ਰਹੇ ਹਾਂ ਫਸੇ ਜਾ ਰਹੇ ਹਾਂ ਓਹਨਾ ਅਸੀਂ ਘਰ ਵਿਚ ਫਸੇ ਦੇ ਹਾਂ ਜਿਨ੍ਹਾਂ ਜਾਦਾ ਸੋਚਦੇ ਹਾਂ

ਮੇਰੀ friend ਹੈ ਨਾ ਓਹਨੂੰ ਕੋਈ ਫ਼ਰਕ ਨਹੀਂ ਪੈਂਦਾ ਜੋ ਮਰਜੀ ਓਦੇ ਘਰ ਵਿਚ ਹੋ ਰਿਹਾ ਹੋਵੇ ਨਾ ਹੋ ਰਿਹਾ ਹੋਵੇ ਓਹਨੇ ਜੋ ਕੰਮ ਕਰਨਾ ਹੈ ਨਾ ਓਨੁ ਕੋਈ ਫਰਕ ਨਹੀਂ ਪੈਂਦਾ

ਕਈਆਂ ਨੂੰ ਹੁੰਦਾ ਹੁਣ ਸਾਡੇ ਵਰਗੇ ਹੈਂ ਹੁਣ ਅਸੀਂ ਸੋਚੀਏ ਜੇ ਮੈਨੂੰ ਵੀ ਮੈਂ ਵੀ dance ਸਿਖਯਾ ਹਾਂ ਭੀ academy ਖੋਲਾ ਚਲੋ ਨਹੀਂ ਇਕ ਤਾ ਬੰਦਾ ਚਲੋ ਵਾਸੇ ਹੀ ਪਹਿਲੇ ਤਾ ਕਲੇ ਦੀ ਹਿੰਮਤ ਹੀ ਨਹੀਂ ਪੈਂਦੀ ਤੋਂ ਕੁਛ ਨਾਲ ਲੱਗਣ ਵਾਲੇ ਵੀ ਇਹੀ ਜੇ ਉਹ ਅਗੇ ਨੂੰ push ਨਹੀਂ ਕਰਨਗੇ ਉਹ ਪਿੱਛੇ ਨੂੰ ਧਕੇਲਣ ਗੇ ਤੇਰਾ ਦਿਮਾਗ ਖਰਾਬ ਹੈਗਾ

ਬਿਨਾ support ਤੇ ਕੋਈ ਕਮ ਨਹੀਂ ਹੋ ਰਿਹਾ

hello ਹਾਂਜੀ hello

ਕੀ ਗੱਲ ਹੋ ਗਯੀ hello ਕੀ ਗੱਲ ਹੋ ਗਯੀ ਹਾਂਜੀ ਕਿ ਗੱਲ ਆਵਾਜ ਨਹੀਂ ਆਂਦੀ ਪਈ

ਅੱਛਾ ਕਈ ਵਾਰ ਨਾ connection ਏ ਉਹ ਮਿਲਦਾ ਨਹੀਂ

ਚਲਦਾ ਹੀ ਰਹਿੰਦਾ ਇਹ connect ਨਹੀਂ ਹੋਂਦਾ ਹਾਂ , ਕਯੀ ਵਾਰ server ਵੀ down ਹੋ ਜਾਂਦਾ ਵੇ ਪਿੱਛੇ ਤੋਹ

ਦਿੱਕਤ ਹੋ ਜਾਂਦੀ ਹੈ ਮੈਂ ਮੈਂ ਤਾ ਕਰਦੀ ਹੀ ਨਹੀਂ ਬਸ ਆਪਣਾ normal ਚਲੀ ਜਾਂਦਾ ਹੈਗਾ ਆਪਣਾ study teaching line ਵਿਚ ਹਾਂ

line ਜਰੂਰ ਅੱਛੀ ਹੈਗੀ ਹੈਂ but labor work ਬਹੁਤ ਜ਼ਿਆਦਾ ਵੇ।

ਇਨਾ ਪੈਸੇ ਨਹੀਂ ਮਿਲਦਾ ਬੰਦੇ ਨੁੰ ਜਿਨ੍ਹਾਂ ਬੰਦਾ labor work ਕਰਵਾਂਦੇ ਨੇ ਸਾਰਾ ਦਿਨ ਬੰਦੇ ਨੂੰ ਪਜੀ ਪਜੀ ਲਾਗਾਯੀ ਰੱਖਣ ਗਏ ਇਹ ਬਣਾ ਦੋ ਜੀ ਹੁਣ march ਵਿਚ ਤੇ april ਵਿਚ ਇਨਾ ਏਨਾ burden ਹੋਂਦ ਹੈ ਨਾ january ਤੋਂ ਲੈਕੇ ਮਤਲੱਬ ਬੁਰਾ ਹਾਲ ਕਰ ਦੇਂਦੇ ਨੇ ਬੰਦਾ ਨਾ ਹੀ ਛੁਟੀ ਲੈ ਸੱਕਦਾ ਹੈ ਨਾ ਕੁਛ ਨਾ ਮੈਂ ਬਾਲਕਿ ਪਹਿਲੇ ਸੋਚਿਆ ਵਿਗਾ ਚਾਲ ਮੈ ਕਿ ਆ dance ਦੇ teacher ਬਣਾਗੀ , ਪਰ ਇਥੇ ਹੋਈ ਨਹੀਂ scope ਹੀ ਨਹੀਂ ਏ , ਇੱਧਰ ਤੇ ਹੇਗਾ ਨਹੀਂ scope ਹੀ ਘੱਟ ਹੈ ਏਨਾ ਚੀਜਾਂ ਦਾ ਹੋਣਾ ਕੁਛ ਦੇਖਦਾ ਵੀ ਨਹੀਂ ਹੈ

ਨਹੀਂ ਪੜਾਈ ਦਾ ਵੀ ਲੋਗ ਨਾ ਪਤਾ ਨਹੀਂ ਕਉ ਬਾਹਰ ਲਗਾ ਦੇਣਗੇ academy ਵਿਚ school ਵਿਚ ਜੇ ਕਹਿ ਦੋਗੇ ਨਾ ਕੀ ਬੱਚਿਆਂ ਇਹ ਦਿਲਵਾ ਦੋ ਨੂੰ ਨਾ ਜੀ ਨਾ school ਮੈ ਪੜੇਗੇ ਬੱਚੇ ਸਾਡੇ ਬੱਚੇ ਨਹੀਂ ਪੜ੍ਹਨੇ ਅਸੀਂ ਏਨਾ ਫਾਲਤੂ ਚੀਜ ਵਾਸਤੇ ਨਹੀਂ ਹੇਗਾ ਬਾਹਰ ਤੁਸੀਂ ਦੇਖੋ ਹਜਾਰ, ਦੋ -ਦੋ ਹਾਜਰ, ਦੇਕੇ academy ਵਿਚ ਲਗਾ ਦੇਣਗੇ ਬੱਚਾ ਨੂੰ

ਮੈ ਓਹੀ ਕੇ ਰਹੀ ਨਾ ਬੰਦੇ ਨੂੰ ਬਾਹਰ ਦੇ ਦੇ ਕੇ ਪਾਸੇ ਕਾਰਵਦੇਣਗੇ school ਜੇ ਕਹਿ ਦੋ ਨਾ ਤੇ ਓਹੀ ਫੇਰ ਉਨ੍ਹਾਂਨੂੰ teacher ਦੇ ਲੋੜ ਕਉ ਨਹੀਂ ਪੈਂਦੀ ਹੇਗੀ ਇਸੇ ਕਰਕੇ ਨਹੀਂ ਪੈਂਦੀ ਪਤਾ ਹੈ ਬੱਚਿਆਂ ਨੇ ਸਿੱਖਣਾ ਨਹੀਂ parents ਨੇ ਭੇਜਣਾ ਨਹੀਂ ਹੇਗਾ

ਬਾਹਰ ਹੀ ਸਿੱਖਣ ਹੋਣ ਤੁਸੀਂ ਇਹ ਦੇਖ ਲੋ ਸਾਰਾ ਕੁਛ ਬ ਆ ਖੇੜ ਕੁਦ ਵੀ ਚੱਲ ਰਹੀ ਹੇ ਬਾਹਰ ਚੱਲ ਰਹੀ ਹੇ ਹੇ ਕੁਛ ਖੇਲਣਾ ਵੀ ਬੱਚੇ ਨੇ badminton ਸਿੱਖਣਾ ਹੇ tennis ਸਿੱਖਣਾ ਹੇ ਸਬ ਬਾਹਰ ਪੈਸੇ ਦੇ ਦੇ ਕੇ ਸਿੱਖਾਂ ਰਹੇ ਨੇ school ਆ ਵਿਚ ਕੁ ਨਹੀਂ ਮਿਲਦਾ ਕਯੋ ਕਿ ਓਨਾ ਨੂੰ ਪਤਾ ਹੇ teachers ਨੂੰ ਪਤਾ ਹੇ , principal ਨੂੰ ਪਤਾ ਹੇ , ਕਿ ਹਾਂ ਇਥੇ ਕਿਸੇ ਨੇ ਭੇਜਣਾ ਨਹੀਂ ਹੇਗਾ ਇਕ period ਲੱਗਾਂਗੇ ਫੇਰ ਫ਼ਾਲਤੂ ਦੇ teacher ਨੂੰ ਪੈਸੇ ਦੇਣੇ ਹੈ ਬੱਸ ਹੈ ਬੱਸ ਪਤਾ ਹੈ ਨਾ school time ਹੀ ਠੀਕ ਰਹਿੰਦੀ ਹੇ ਇਹੋ ਜੀ ਚੀਜ ਬਾਹਰ extra ਜਾਨਾ ਬੜਾ ਔਖਾ ਹੇ ਬੱਚੇ ਵਾਸਤੇ ਵੀ ਉਹ ਬਲਕਿ ਬੱਚੇ ਨੂੰ ਪਤਾ ਲੱਗੇਗਾ ਉਹ ਬੱਚੇ ਅੱਗੇ ਵਧਨਗੇ ਇਕ ਦੂਜੇ ਨੂੰ ਦੇਖ ਦੇਖ ਕੇ

ਹੈ ਈ ਓਹ ਹ ਈ ਨਹੀਂ ਹੁਣ ਪਹਿਲਾ ਵਾਲੀ ਚੀਜਾਂ ਕਉ ਨਹੀਂ ਹੈ ਪਹਿਲਾ school ਆ ਵਿੱਚ ਖੇੜਦੇ ਵੀ ਸਨ ਬੱਚੇ, ਇਕ ਇਕ period ਓਨਾ ਦਾ ਅਲੱਗ ਲੱਗਦਾ ਸੀਗਾ, ਉਹ ਖੇਲਦਾ ਅਲੱਗ drawing ਦਾ ਅੱਜ ਕਲ ਮੈ ਮੇਨੂ ਲੱਗਦਾ ਕੀ ਆ ਤੀਜੀ ਚੋਥੀ ਵਿਚ ਹੀ drawing ਖ਼ਤਮ ਕਰ ਦੇਂਦੇ ਨੇ ,ਉਸਤੋਂ ਬਾਦ drawing ਹੋਂਦੀ ਨਹੀਂ ਏ

ਹਾਂ ਮੈ ਖ ਤੇ ਰਹੀ ਇਕ period ਲੱਗਣਾ ਬੱਚਿਆਂ ਦਾ ਜੇੜਾ ਲਗਨ। computer ਤੇ ਬਿਠਾ ਤੇ ਏਨਾ ਦਾ ਏਨਾ ਦੇ ਜ਼ਿਆਦਾ ਉਹ ਕਾਰ ਤਾ ਸਾਰਾ system phone ਦਾ ਪਤਾ ਓਨਾ ਨੂੰ internet ਦਾ ਪਤਾ ਸਾਰਾ ਕੁਛ ਪਤਾ ਜੇੜੀ ਚੀਜਾਂ activity, gently ਤੇ physical activity ਬੱਚਿਆਂ ਨੂੰ ਪਤਾ ਹੀ ਨਹੀਂ ਹੋਂਦੀ ਕਿਹੇ ਬਿਲਕੁਲ ਵੀ ਨਹੀਂ ਪਤਾ ਸਿਰਫ phone ਦਾ ਪਤਾ phone ਵਿਚ ਕੀ ਚਲਾਨਾ ਕੀ ਨਹੀਂ ਚਲਾਨਾ

mummy ਕੋਲ phone ਜਾਏਗਾ ਨਾ, ਇਹ ਹਟਾਨਾ ਕਿਦਾਂ ਹੇ mummy ਨੂੰ ਨਹੀਂ ਪਤਾ ਪਾਰ ਬੱਚੇ ਨੂੰ ਪਤਾ ਹੋਇਗਾ। ਹਾ mummy ਨੂੰ ਏਨਾ ਪਤਾ ਨਹੀਂ phone ਦਾ ਉਨ੍ਹਾਂਨੂੰ ਜ਼ਿਆਦਾ ਕਰਦਿਆਂ ਨਹੀਂ ਕਾਮ phone ਤੇ, ਜਿਨ੍ਹਾਂ ਬੱਚੇ ਕਰਦੇ ਨੇ। ਉਹ ਤਾ ਹਈ mummy ਦੇ ਹਾਥ ਚ ਸਿਰਫ ਦੁਨੀਯ ਵਾਸਤੇ ਹੇ ਕਿ ਹੇਗਾ phone

ਹਾਂ , ਬੱਚਿਆਂ ਨੂੰ , ਅਰੇ ਕੋਈ function ਪੁੱਛਣਾ ਹੋ ਨਾ ਬੱਚਿਆਂ ਨੂੰ ,ਇਕ minute ਵਾਸਤੇ ਕੀ ਇਹ ਕਿਦਾਂ ਆਏਗਾ ਓਨਾ ਨੇ minute ਵੀ minute ਲਾਨਾ ਉਨ੍ਹਾਂਨੇ ਕੱਢਦੇ ਹੋਈ ਕੱਢਦਿਆਂ ਹਾਂ ,ਸਇ ਗੱਲ ਏ , ਸਾਡੇ ਕੋਲ ਨਹੀਂ ਏਨੀ ਜਲਦੀ ਖੁਲਦਾ ਨਾ ਜੀ ਨਾ , ਓਨਾ ਦੇ typing ਦੇਖਿ phone ਤੇ ਬੱਚਿਆਂ ਦੀ

ਮੈਂ ਬਈ ਕਈ ਵਾਰ ਨਾ ਆਪਣੀ ਕੁੜੀ ਨੂੰ ਬੋਲ ਦੇਂਦੀ ਹੈ ਕੀ ਹਾ ਬਈ ਇਹ typing ਕਰੀ ਓਨੇ ਹੱਥ ਚਲਾਣੇ ਫਟਾ ਫਟ ਮੇਰੇ ਵਰਗੀ ਇਕ ਇਕ word ਲੱਬਦੀ ਰਹਹੇਗੀ ਤੇ ਹਾਂ ਸਾਨੂ ਲੱਬਦੇ ਹੈ ਨਹੀਂ , word ਹੀ ਨਹੀਂ ਲੱਬਦੇ ਪਹਲੇ ਤੇ ਹੋਰ ਕਿ ਓਹੀ ਚੱਕਰ ਹੇ ਫੇਰ ਕਈ ਵਾਰ ਲੱਗਦਾ ਹੀ ਮੇਰੇ ਵਰਗੇ ਪਿੱਛੇ ਹੀ ਰਹਗਯੀ ਬਿਲਕੁਲ ਸਾਨੂ ਕੁਛ ਨਹੀਂ ਪਤਾ ਅਪਣੇ hobby ਦਾ ਨਹੀਂ ਪਤਾ , ਕਿਥੇ ਜਾ ਰਹੀ ਹੇ ਕਿਥੇ ਨਹੀਂ ਜਾ ਰਹੀ , ਕਯਾ ਕਰਨਾ ਅਸੀਂ ਕੇ ਕੀਤਾ ਏ ਹੁਣ ਯਾਦ ਵੀ ਨਹੀਂ ਹੇ ਪੁੱਛਦਾ ਹੇ ਨਾ ਕੋਈ ਤੇਰੀ hobby ਕੀ ਸੀਗੀ

ਜਦੋ ਮੇਰਾ ਵਿਹਾ ਹੋਇਆ ਸੀ ਉਸ time ਏਨਾ ਨੇ ਪੁੱਛਿਆ ਸੀ ਮੇਨੂ ਕੇਂਦੇ ਤੇਰੀ hobby ਮੈ ਕੀਆ ਮੇਨੂ dance ਕਰਨਾ ਬਹੁਤ ਚੰਗਾ ਲੱਗਦਾ।

ਤੇ ਅੱਜ ਅਜੇ ਪੁੱਛ ਲੋ ਬਈ ਕਿਥੇ ਹੇ hobby , hobby ਏ kitchen ਚ ਹੇਗੀ ਜੇੜੀ ਬਨਾਨੀ ਹੇ ਬਨਾਲੋ ਹੈ ਸਾਈ ਗੱਲ ਹੇ। ਸਾਰਾ ਦਿਨ kitchen ਵਿਚ ਨਿਕਲ ਜਾਂਦਾ ਹੇ ਉਹ ਫਰਕ ਪੈਂਦਾ life ਕੀਤੋ ਤੋਂ ਕਿੱਥੇ ਜਾਂਦੀ ਹੈ ਕੁਛ ਨਹੀਂ ਪਤਾ ਹੇਗਾ ਬੰਦੇ ਦਾ

ਨਾ ਜੀ ਨਾ ਪਤਾ ਨਹੀਂ

ਅਰੇ ਕੋਈ function ਯਾ ਕੁਛ birthday ਯਾਦ ਆਂਉਂਦਾ ਨਾ ਤੱਦ ਵੀ ਸੋਚਦੀ ਆ ਹਾਂ ਮੇਰਾ ਸੀਂਗਾ ਆ ਮੇਨੂ ਮਿਲਿਆ ਸੀ

ਹਾ ,ਮੈ ਓਹੀ ਕਿਆ ਕੇਂਦੇ ਨਾ ਸੀ ਕੇਂਦੇ ਆਂ ਯਾਦ ਨਹੀਂ ਹੋਂਦ , ਸਾਡਾ birthday ਤੇ ਕਿਸੇ ਨੂੰ ਨਹੀਂ ਯਾਦ ਨਹੀਂ ਹੋਂਦ

ਨਹੀਂ ਮੇਨੂ ਤੇ ਮੈ ਕਹੁ ਲੱਗਦਾ ਹੀ ਨਹੀਂ ,ਮੇਨੂ ਕਿੰਨਾ time ਹੋ ਗਿਆ ਮੈ ਐਨਾਨੁ ਕਹਿ ਰਹੀ ਆ , ਮੈ ਕਿਹਾ ਮੇਰੀ anniversary ਆ ਰਹੀ ਹੈ। ਮਤਲਬ ਕਿ ਕੀ ਲਿਆ ਕੇ ਦੋਗੇ ਤੁਸੀਂ ਕਦੀ ਹਾ ਕ਼ਦੀ ਮਤਲਬ ਹੈ ਨਹੀਂ ਹਾਯੁੱਧ ਹੀ ਨਹੀਂ ਕੇ anniversary ਹੇਗੀ। ਆ ਜਿਸ ਦਿਨ ਹੋਇਗਾ ਉਸ ਦਿਨ ਕੁਛ ਮਿੱਠਾ ਲੈ ਆਉਣਗੇ ਬੱਸ ਬੱਸ ਹੋ ਗਯਾ

ਉਹ ਦਿਨ ਆਉਂਦਾ ਹੈ birthday ਵਾਲਾ ਦਿਨ ਆਉਂਦਾ ਹੈ ਤਾ ਤੇ ਕੋਈ ਯਾਦ ਨਹੀਂ ਰਹਿੰਦਾ ਕਿਸੇ ਨੂੰ ਉਹ ਤੇ ਯਾਦ ਹੀ ਨਹੀਂ ਰਹਿੰਦਾ ਜੀ ਉਹ ਤੇ ਬਈ ਯਾਦ ਜਦ ਦੂਜੇ ਘਰ ਤੋਂ phone ਅਣਗੇ ਨਾ ਸਵੇਰੇ ਸਵੇਰੇ ਫੇਰ ਪਤਾ ਅੱਜ phone ਕਉ ਰਹੇ ਨੇ ਘਰ ਤੋਂ

ਹੈ ਬੱਸ ਪੇਕਿਆਂ ਤੋਂ ਫੇਰ phone ਆ ਜਾਏ ਗਏ ਕੁੜੀਆਂ ਦੇ birthday ਦਾ ਬੱਸ ਏਦਾਂ ਹੀ life ਚੱਲੀ ਜਾਣੀ ਏ ਹਾ ਪਤਾ ਵੀ ਨਹੀਂ ਲਗਨਾ ਅੱਜ ਨਾ ਕਿੰਨੀ ਨਿਕਲ ਗਈ ਹੇ ਚਾਲੀ ਦੇ ਪਾਰ